ਸਵੇਰੇ ਕੁਲਵੀਰ ਦੇ ਮੰਜ਼ੇ ਤੇ ਕੁਲਵੀਰ ਦੇ ਉੱਠਣ ਤੋਂ ਪਹਿਲਾਂ ਨਵੀਆਂ ਕਿਤਾਬਾਂ, ਕਾਪੀਆਂ ਅਤੇ ਪੈਨਸਿਲਾਂ ਪਈਆਂ ਸਨ। ਇਹ ਵੇਖਦੇ ਸਾਰ ਉਹ ਆਪਣੇ ਪਿਤਾ ਬਲਕਾਰ ਨਾਲ ਗਲੇ ਲਿਪਟ ਗਈ। ਸਭ ਦੀਆਂ ਅੱਖਾਂ ਵਿੱਚ ਅੱਥਰੂ ਸਨ। ਬਲਕਾਰ ਨੇ ਨਾਅਰਾ ਦਿੱਤਾ, ਪਾਪਾ ਜੀ ਨਾ ਪੀਉ ਸ਼ਰਾਬ, ਮੈਨੂੰ ਲਿਆ ਦਿਉ ਇੱਕ ਕਿਤਾਬ। ਬਲਕਾਰ factory ਵਿੱਚ ਕੰਮ ਕਰਦਾ ਸੀ। ਪਰ ਪਿਛਲੇ ਸਮੇਂ ਤੋਂ ਉਹ ਮਾੜੀ ਸੰਗਤ ਵਿੱਚ ਪੈ ਕੇ ਸ਼ਰਾਬ ਪੀਣ ਲੱਗ ਪਿਆ ਸੀ ਅਤੇ duty ਤੋਂ ਵੀ ਕੁਤਾਹੀ ਕਰਨ ਲੱਗ ਪਿਆ ਸੀ। ਉਸ ਦੀਆਂ ਮਾੜੀਆਂ ਆਦਤਾਂ ਕਰਕੇ ਉਸਦੀ ਪਤਨੀ ਨੂੰ ਲੋਕਾਂ ਦੇ ਘਰ ਕੰਮ ਕਰਨ ਲਈ ਜਾਣਾ ਪੈਂਦਾ ਸੀ ਅਤੇ ਉਸਦੀ ਬੱਚੀ ਦੀ ਪੜ੍ਹਾਈ ਵੀ ਕਿਸੇ ਕਾਰਨ ਵਿੱਚ ਹੀ ਛੁੱਟ ਗਈ ਸੀ। ਬੱਚੀ ਪੜਨ ਵਿੱਚ ਹੁਸ਼ਿਆਰ ਸੀ।

ਤਾਂ school ਜਾਂਦੇ ਬੱਚਿਆਂ ਨੂੰ ਦੇਖ ਕੇ ਬੜੀ ਉਦਾਸ ਹੁੰਦੀ। ਉਸਦੀ ਮਾਂ ਵੀ ਕੁੱਝ ਨਹੀਂ ਸੀ ਕਰ ਸਕਦੀ। ਕਿਉਂਕਿ ਉਸਦੇ ਪਿਉ ਨੂੰ ਮਾੜੀਆਂ ਆਦਤਾਂ ਕਰਕੇ factory ਵਿੱਚੋਂ ਕੱਢ ਦਿੱਤਾ ਗਿਆ ਸੀ

ਅਤੇ ਭਲੀ ਮਾਨਸ ਔਰਤ ਸੀ ਅਤੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਯੋਗਦਾਨ ਪਾਉਂਦੀ ਸੀ। ਉਸਨੇ ਕੁਲਵੀਰ ਨੂੰ school ਨਾ ਪੜਨ ਬਾਰੇ ਪੁੱਛਿਆ, ਗੁਰਜੀਤ ਨੇ ਸਾਰੀ ਵਿਆਖਿਆ ਰਣਜੀਤ ਨੂੰ ਦੱਸੀ। ਰਣਜੀਤ ਦੇ ਪੁੱਛਣ ਤੇ ਕੁਲਵੀਰ ਨੇ ਪੜ੍ਹਨ ਦੀ ਹਾਮੀ ਭਰੀ। ਰਣਜੀਤ ਨੇ ਕੁਲਵੀਰ ਨੂੰ ਨਵੀਆਂ ਕਿਤਾਬਾਂ ਲਿਆ ਕੇ ਦਿੱਤੀਆਂ। ਕੁਲਵੀਰ ਫਿਰ ਮਨ ਲਗਾ ਕੇ ਪੜ੍ਹਨ ਲੱਗ ਪਈ।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

ਅਤੇ ਪਿਉ ਨੂੰ ਸਬਕ ਸਿਖਾਉਣ ਦਾ formula ਵੀ ਦੱਸਿਆ। ਕੁਲਵੀਰ ਰਣਜੀਤ ਤਾਈ ਦੇ ਕਹਿਣ ਤੇ ਉਸਦੇ formula ਅਨੁਸਾਰ ਕੰਮ ਕਰਨ ਲੱਗ ਪਈ। ਉਹ ਹਰ ਰੋਜ਼ ਸਵੇਰੇ ਉੱਠ ਕੇ ਗਾਉਂਦੀ, ਪਾਪਾ ਜੀ ਪੀਉ ਬਹੁਤ ਸ਼ਰਾਬ ਮੈਂ ਫਿਰ ਲਿਆਉਂਗੀ ਫਿਰ ਨਵੀਂ ਕਿਤਾਬ। ਕਈ ਦਿਨ ਇਸ ਤਰ੍ਹਾਂ ਦੇ ਬੋਲ ਸੁਣ ਕੇ ਕੁਲਵੀਰ ਦੇ ਪਿਉ ਨੇ ਉਸਨੂੰ ਘੂਰੀ ਕੱਢਦੇ ਹੋਏ ਬੁਲਾਇਆ ਤੇ ਪੁੱਛਿਆ ਕਿ ਇਹ ਤੂੰ ਕੀ ਬੋਲਦੀ ਰਹਿੰਦੀ ਏ? ਪਾਪਾ ਜੀ ਬਹੁਤ ਪੀਉ ਸ਼ਰਾਬ, ਮੈਂ ਲਿਆਉਂਗੀ ਕਿਤਾਬ। ਸੱਚੋ ਸੱਚ ਦੱਸ ਕੀ ਕਹਾਣੀ ਏ? ਕੁਲਵੀਰ ਨੇ ਸਹਿਕਦੇ ਹੋਏ ਦੱਸਿਆ

ਅਤੇ ਪਿਆਰ ਦਿੱਤਾ। ਸਵੇਰੇ ਕੁਲਵੀਰ ਦੇ ਮੰਜ਼ੇ ਤੇ ਕੁਲਵੀਰ ਦੇ ਉੱਠਣ ਤੋਂ ਪਹਿਲਾਂ ਨਵੀਆਂ ਕਿਤਾਬਾਂ, ਕਾਪੀਆਂ ਅਤੇ ਪੈਨਸਿਲਾਂ ਪਈਆਂ ਸਨ। ਇਹ ਵੇਖਦੇ ਸਾਰ ਉਹ ਆਪਣੇ ਪਿਤਾ ਬਲਕਾਰ ਨਾਲ ਗਲੇ ਲਿਪਟ ਗਈ।

ਹਾਂਜੀ ਜਸਨ ਜੀ ਸਤਿ ਸ੍ਰੀ ਅਕਾਲ ਵਧੀਆ ਮੋਨਾ ਤੁਸੀਂ ਦੱਸੋ ਠੀਕ ਹੋ ਹਾਂਜੀ ਹਾਂਜੀ ਵਧੀਆ, ਹੋਰ ਕੀ ਕਰ ਰਹੇ ਹੋ?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

ਹਾਂਜੀ ਹਾਂਜੀ ਤੇ ਮੈਨੂੰ ਵੀ ਬੜਾ interesting ਲੱਗਾ ਮੈਂ ਕਿਹਾ ਚਲੋ ਥੋੜ੍ਹਾ ਜਿਹਾ ਇਹਨਾਂ ਬਾਰੇ knowledge ਲੈ ਲਈਏ, ਕਾਫ਼ੀ time ਹੋ ਗਿਆ ਸੀ ਪੜ੍ਹਿਆ ਨੀ ਸੀ ਯਾਰ ਮੈਂ ਤਾਂ ਇਹਨਾਂ ਦਾ, ਮੈਂ ਕਿਹਾ ਚਲੋ ਥੋੜ੍ਹਾ ਅੱਛਾ ਮੈਂ ਵੀ ਉਸ ਦਿਨ ਪੜ੍ਹਿਆ ਸੀ।

ਫਿਰ ਉਹ ਜਿਹਾ ਹੀ ਦੁਨੀਆ

ਕਰਮਚੰਦ ਪੂਰਾ ਨਾਂ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 ਹਾਂਜੀ ਸਾਰੇ ਵੈਸੇ ਇਹਨਾਂ ਨੂੰ ਬੱਚੇ ਜਾਂ ਫਿਰ ਸਾਰੇ ਬੁੱਢੇ ਜਵਾਨ ਸਾਰੇ ਬਾਪੂ ਹੀ ਕਹਿੰਦੇ ਸੀ ਬਾਪੂ ਜੀ ਆ ਗਏ। ਹਾਂਜੀ ਬਿਲਕੁਲ ਤੇ ਉੱਨੀ ਸੋ ਦਹਾਕੇ ਤੋਂ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਦੱਖਣੀ ਅਫਰ~ ਅਫ਼ਰੀਕਾ ਦੇ ਵਿੱਚ ਇੱਕ ਭਾਰਤੀ ਪ੍ਰਵਾਸੀ ਵੱਲੋਂ ਤੇ ਉਸ ਤੋਂ ਬਾਅਦ ਇਹਨਾਂ ਨੇ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਮਤਲਬ ਮੁੱਖ ਸ~ ਸਖ਼ਸੀਅਤ ਵਜੋਂ ਜਾਣੇ ਜਾਣ ਲੱਗ ਗਏ ਇਹ, ਓਦਾਂ ਸ਼ਰਮੀਲੇ ਸੀਗੇ, ਪੜ੍ਹ~ ਪੜ੍ਹਣ ਲਿਖਣ 'ਚ ਬਹੁਤ ਅੱਗੇ ਇਹ ਤੁਰਨਾ ਵੀ ਇਹਨਾਂ ਨੂੰ ਬੜਾ ਪਸੰਦ ਸੀ ਜਿਵੇਂ ਇਹਨਾਂ ਨੇ ਕਾਫ਼ੀ ਯਾਤਰਾ ਪੈਦਲ ਹੀ ਕੀਤੀਆਂ ਨੇ, ਹਨਾ

ਨਸਲਵਾਦ ਨੂੰ ਵੀ ਮਤਲਬ ਨਫ਼ਰਤ ਕਰਦੇ ਸੀ ਇਹ ਤੇ ਇਹਨਾਂ ਨੂੰ ਮੋ~ ਪੁਰਸਕਾਰ ਮਿਲਣ ਵਾਲਾ, ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਇਹਨਾਂ ਦੇ ਜਿੱਦਾਂ ਨਾ ਇਹ ਸ਼ਾਂਤੀ ਪਸੰਦ ਸੀ ਜ਼ਿਆਦਾ, ਤਾਂ ਕਰਕੇੇ ਇਹਨਾਂ ਨੂੰ ਸ਼ਾਂ~ ਨੋਬਲ ਸ਼ਾਂਤੀ ਪੁਰਸਕਾਰ ਮਿਲਿਆ ਇਹਨਾਂ ਨੇ ਅਹਿੰਸਾ ਨੂੰ ਮਤਲਬ ਕਿ ਜ਼ਿਆਦਾ preference ਦਿੱਤੀ ਹੈ ਹਿੰਸਾ ਨਾਲੋਂ, ਕਿ ਹਿੰਸਾ ਤਾਂ ਨੁਕਸਾਨ ਹੀ ਪਹੁੰਚਾਉਂਦੀ ਹੈ ਸਾਨੂੰ, ਅਹਿੰਸਾ ਦੇ ਪੱਥ ਤੇ ਚੱਲੋ, ਇੱਕ ਦੂਜੇ ਦੀ ਮਦਦ ਕਰੋ,

ਮਤਲਬ ਕਿ ਰਲ ਮਿਲ ਕੇ ਰਹਿ ਸਕਣ ਅਗਰ ਕੋਈ ਲੜਾਈ ਵੀ ਆਜ਼ਾਦੀ ਦੀ ਲੜਾਈ ਵੀ ਇਹਨਾਂ ਨੇ ਲੜੀ ਆ ਤਾਂ ਅਹਿੰਸਾ ਦੇ ਪੱਥ ਤੇ ਚੱਲ ਕੇ ਹੀ ਲੜੀ ਹੈ, ਇਹ ਚਾਹੁੰਦੇ ਸੀਗੇ ਕਿ ਜੋ ਮਤਲਬ ਗੱਲ ਪਿਆਰ ਨਾਲ ਹੋ ਸਕਦੀ ਹੈ ਉਹ ਲੜਾਈ ਨਾਲ, ਬਿਲਕੁਲ ਬਿਲਕੁਲ ਇਹਨਾਂ ਨੇ ਮਤਲਬ ਕਿ ਜੋ ਕਹਿੰਦੇ ਸੀ ਬ~ ਇੱਕ ਵਕੀਲ ਸਿਆਸਤ ਤੇ ਸਮਾਜਿਕ ਨਿਆਂਏ ਤੇ ਬ੍ਰਿਟਿਸ਼ ਸਾਸਨ ਨੂੰ ਭਾਰਤ ਦੀ ਆਜ਼ਾਦੀ ਸੰਘਰਸ਼ ਵਿੱਚ ਕਾਰਕੂਨ ਵਜੋਂ ਕੰਮ ਕੀਤਾ ਇਹਨਾਂ ਨੇ, ਕਾਫ਼ੀ ਮਤਲਬ ਕਿ ਕਹਿ ਲਓ ਹੋਰ ਚਾਹੇ ਸਿਆਸਤ ਹੋ ਗਈ ਜਾਂ ਸਮਾਜਿਕ ਨਿਆਂਏ ਹੋ ਗਿਆ, ਜਾਂ ਬ੍ਰਿਟਿਸ਼ ਸਾਸਨ ਦੇ ਨਾਲ ਲੜਾਈ ਹੋ ਗਈ, ਇਹਨਾਂ ਨੇ ਆਪਣਾ ਪੂਰਾ hundred percent ਰੋਲ ਉਹਦੇ ਵਿੱਚ ਦਿੱਤਾ ਹੈ, ਇਹਨਾਂ ਦੇ ਸਿਧਾਂਤ ਵੀ ਸੀ ਛੇ ਸਿਧਾਂਤ ਸੀ ਇਹਨਾਂ ਦੇ, ਹਾਂਜੀ ਸੱਚ ਅਹਿੰਸਾ ਸ਼ਾਕਾਹਾਰੀ, ਸਾਦਗੀ ਬਿਲਕੁਲ ਸਾਦਗੀ ਤਾਂ ਜੇ ਆਪਾਂ ਦੇਖੀਏ ਇਹਨਾਂ ਦੇ ਜਿੱਦਾਂ ਧੋਤੀ ਕੁੜਤਾ, ਹਨਾ, ਲਾਠੀ ਬਸ ਤਿੰਨ ਚੀਜ਼ਾਂ ਇਹਨਾਂ ਨੇ ਰੱਖੀਆਂ ਸੀ ਆਪਣੇ ਕੋਈ ਜ਼ਿਆਦਾ ਨੀ, ਪਹਿਲਾਂ ਤਾਂ ਇਹ ਥੋੜ੍ਹਾ ਸੀ ਨਟਖਟ ਸੁਭਾ ਦੇ ਜਿੱਦਾਂ ਬਚਪਨ ਦੇ ਵਿੱਚ, ਜਾਂ ਕਹਿ ਲਓ ਥੋੜ੍ਹਾ ਰਹਿੰਦੇ ਸੀਗੇ ਜਿਸ ਤਰੀਕੇ ਨਾਲ

ਤਾਂ ਬੱਚਿਆਂ ਨੂੰ ਇੱਕ ਇਹਨਾਂ ਨੂੰ ਰਾਸ਼ਟਰ ਪਿਤਾ ਦਾ ਇੱਕ ਮਿਲਿਆ ਹੋਇਆ ਉਸਦੇ ਨਾਮ ਨਾਲ ਹੀ ਜਾਣੂ ਕਰਵਾਉਂਦੇ ਹਾਂ।

ਇਹ ਵੀਹਵੀਂ ਸਦੀ ਦੇ ਮਹਾਨ ਰਾਜਨੀਤਿਕ ਅਤੇ ਅਧਿ~ ਅਧਿਆਤਮਿਕ ਨੇਤਾ ਵੀ, ਹਾਂਜੀ ਹਾਂਜੀ ਬਿਲਕੁਲ ਤੇ ਸਤਿਆਗ੍ਰਹਿ ਦਾ ਸਿਧਾਂਤ ਕਹਿ ਲਓ ਤੇ ਇਹਨਾਂ ਨੇ ਮਤਲਬ ਕਿ ਸ਼ੁਰੂ ਕੀਤਾ ਸੀ ਅਭਿਆਸ ਕੀਤਾ ਸੀ ਉਹਦਾ,

ਅਹਿੰਸਕ ਸਿਵਲ ਅਵਗਿਆ ਦੁਆਰਾ ਜ਼ੁਲਮ ਦਾ ਵਿਰੋਧ ਵੀ ਕੀਤਾ ਸੀ ਇਹਨਾਂ ਤੇ even ਸਤੰਬਰ ਉੱਨੀ ਸੌ ਸੰਤਾਲੀ ਵਿੱਚ ਕਹਿੰਦੇ ਦੇਸ ਦੇ ਕਲਕੱਤਾ ਵਿੱਚ ਦੰਗੇ ਵੀ ਬੰਦ ਕਰਵਾ ਦਿੱਤੇ ਤੇ ਉੱਨੀ ਸੌ ਅੜਤਾਲੀ ਵਿੱਚ ਦਿੱਲੀ ਸ਼ਹਿਰ ਨੂੰ ਫ਼ਿਰਕੂ ਯੁੱਧ ਵਿੱਚ ਡੁਬੋ ਦਿੱਤਾ ਸੀ ਕਈ ਜਿਹੜੇ ਸੀਗੇ, ਤੇ ਸਰਮਿੰਦਾ ਸੀ ਬਹੁਤ ਲੋਕ ਉਸ ਚੀਜ਼ ਤੋਂ ਕਿ ਇਹਨਾਂ ਨੇ ਆਪਣਾ ਇੰਨਾ ਯੋਗਦਾਨ ਦੇ ਕੇ ਸ਼ਾਂਤੀ ਦੇ ਨਾਲ ਕਈ ਚੀਜ਼ਾਂ ਨੂੰ handle ਕੀਤਾ ਸੀ ਹਨਾ ਤੇ ਭਾਰਤੀ

ਹਮ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਨੂੰ ਇਹਨਾਂ ਦਾ ਦੇਸ ਦੀ ਆਜ਼ਾਦੀ ਦਾ ਟੀਚਾ ਸਾਕਾਰ ਹੋ, ਹਾਂਜੀ ਇੱਕ ਕਹਿ ਲਓ hero ਸੀ ਹਨਾ ਇਹ ਸਾਡੇੇ ਮਤਲਬ ਕਿ ਦੇਸ ਦੇ ਲਈ ਰਾਸ਼ਟਰੀ ਨਾਇਕ ਵੀ, ਸੁਤੰਤਰਤਾ ਸੈਨਾਨੀ ਵੀ, ਤਾਂ ਹੀ ਤਾਂ ਸਾਰੇ ਇਹਨਾਂ ਨੂੰ ਮਤਲਬ hero ਵਜੋਂ ਵੀ ਯਾਦ hero ਵੀ ਇਹਨਾਂ ਨੂੰ ਕਹਿ ਸਕਦੇ, ਹਾਂਜੀ ਬਿਲਕੁਲ ਦੁਨੀਆਂ ਭਰ ਦੇ ਵਿੱਚ ਸਤਿਕਾਰਿਆ ਜਾਂਦਾ ਇੱਕ ਜਾਤੀ ਤੇ ਧਾਰਮਿਕ ਅਹਿੰਸਾ ਦੇ ਖਿਲਾਫ਼, ਜਿਹੜੀ ਇਹਨਾਂ ਦੀ ਲੜਾਈ ਸੀ, ਉਹਦੇ ਲਈ ਇਹਨਾਂ ਨੂੰ ਸਤਿਕਾਰਿਆ ਜਾਂਦਾ, ਜ਼ਿਆਦਾਤਰ ਭਾਰਤੀਆਂ ਦੁਆਰਾ ਵਿਸ਼ਵ ਵਿਆਪੀ ਸਾਖ ਬਹੁਤ ਮਾਣ ਦਾ ਸਰੋਤ ਮੰਨਦੇ ਆ ਇਸ ਚੀਜ਼ ਨੂੰ ਹਨਾ, ਤੇ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

ਚਾਹੇ ਅਸੀਂ ਪੁਲਿਸ station ਚਲੇ ਜਾਈਏ ਜਾਂ ਫਿਰ ਕਿਤੇ court ਕਚਿਹਿਰੀ ਚਲੇ ਜਾਈਏ ਜਿੱਥੇ ਮਤਲਬ ਕਿ ਜਿੰਨ~ ਜੋ ਜੋ ਮੰਨਦੇ ਹੈ ਨਾ,

ਤੇ ਉਹੀ ਹੈ ਜਿੱਦਾਂ ਕਿ ਹੁਣ ਇਹਨਾਂ ਨੇ ਅਹ ਨੈਤਿਕਤਾ ਜਿਹੜੀ ਇਹਨਾਂ ਦੀ ਆਪਣੀ ਮਨੁੱਖੀ ਭਲਾਈ ਦੇ ਇੱਕ ਉਦੇਸ਼ ਨਿਆਂਪੂਰਨ ਉਦੇਸ਼ ਨੂੰ ਵੀ ਪੂਰਾ ਕਰਨ ਦੇ ਯਤਨ ਕਰਦੇ ਨੇ,

ਹਮ ਹਮ ਬਿਲਕੁਲ ਬਿਲਕੁਲ ਤੇ ਇੱਕੀ ਸਾਲ ਤੱਕ ਦੱਖਣੀ ਅਫ਼ਰੀਕਾ ਵਿੱਚ ਰਹੇ ਸੀਗੇ, ਹਾਂਜੀ। ਤੇ ਉਸ ਤੋਂ ਬਾਅਦ ਇਹਨਾਂ ਨੇ ਜਿਵੇਂ ਲੰਡਨ ਦੇ ਵਿੱਚ ਕਾਨੂੰਨ ਦੀ ਪੜ੍ਹਾਈ ਵੀ ਕੀਤੀ ਸੀਗੀ ਹਨਾ, ਹਾਂਜੀ ਲੰਡਨ 'ਚ ਗਏ ਸੀ ਪੜ੍ਹਾਈ ਕਰਨ ਅੱਗੇ ਦੀ ਪੜ੍ਹਾਈ ਕਰਨ ਲੰਡਨ 'ਚ,

ਤੇ ਇਹਨਾਂ ਨੇ ਅਹਿੰਸਾ ਦਾ ਇੱਕ ਵਿਰੋਧ ਦਾ ਸੱਦਾ ਦਿੱਤਾ ਮਤਲਬ ਬ੍ਰਿਟਿਸ਼ ਸਾਸਨ ਨੂੰ ਕਿਹਾ ਸੀ ਕਿ ਤੁਸੀਂ ਹਿੰਸਾ ਨਾ ਕਰਕੇ ਅਹਿੰਸਕ ਤਰੀਕੇ ਨਾਲ ਚੱਲੋ ਹਨਾ ਤੇ ਵਕੀਲ ਸਨ ਜਿਸ ਤਰੀਕੇ ਨਾਲ ਮਜ਼ਬੂਤ ਵਕੀਲ ਸੀ ਇਹ, ਹਾਂਜੀ ਤੇ ਆਜ਼ਾਦੀ ਦੀ ਪ੍ਰਾਪਤੀ ਲਈ ਬ੍ਰਿਟਿਸ਼ ਬਸਤੀਵਾਦੀ ਸਕਤੀਆਂ ਦੇ ਵਿਰੁੱਧ ਵੀ ਅਹਿੰਸਾ ਦਾ ਪ੍ਰਚਾਰ ਕੀਤਾ,

ਤੇ ਉਹੀ ਹੈ ਕਿ ਸਾਦਾ ਜੀਵਨ ਬਤੀਤ ਕਰਦੇ ਸੀ, ਤੇ ਚੀਜ਼ ਕਿਸੇ ਵੀ ਚੀਜ਼ ਦੀ ਉਮੀਦ ਕੀਤੇ ਬਿਨਾਂ ਲੋੜਵੰਦ ਲੋਕਾਂ ਦੀ ਮਦਦ ਕਰਰਦੇ ਸੀ ਨਾ, ਹਾਂਜੀ ਮਤਲਬ ਬਹੁਤ ਜ਼ਿਆਦਾ help ਕਰਦੇ ਸੀ ਲੋਕਾਂ, ਤੇ ਅਹ ਰਾਸ਼ਟਰ ਨੂੰ ਆਜ਼ਾਦ ਬਣਾਇਆ ਅਹਿਮ ਭੂਮਿਕਾ ਰਹੀ ਹੈ ਇਹਨਾਂ ਦੀ। ਹਾਂਜੀ ਇਹਨਾਂ ਨੇ ਲੋਕਾਂ ਨੂੰ ਆਜ਼ਾਦੀ ਲਈ ਲੜਨ ਅਤੇ ਦੇਸ ਵਿੱਚ ਸ਼ਾਂਤੀ ਤੇ ਸਦਾਭਾਵਨਾ ਲਿਆਉਣ 'ਚ ਬਹੁਤ ਜ਼ਿਆਦਾ ਉਤਸ਼ਾਹਿਤ ਉਤਸ਼ਾਹਿਤ ਕਰਦੇ ਸੀ motivational ਬਿਲਕੁਲ ਜਿੱਦਾਂ ਕਿ ਇਹਨਾਂ ਨੇ ਸਿਧਾਂਤ ਜਿਹੜੇ ਨੇ ਕਿ ਅੱਠ ਕਹਿ ਦਓ ਗੱਲਾਂ ਸਿੱਖਣੀਆਂ ਚਾਹੀਦੀਆਂ ਜਿਹੜੀਆਂ ਸਾਨੂੰ ਇਹਨਾਂ ਤੋਂ main ਹੈਗੀਆਂ ਹਨਾ, ਜਿਵੇਂ ਜੀਵਨ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

ਚੀਜ਼ਾਂ ਆਪਾਂ ਨੂੰ ਸਿੱਖਣ ਨੂੰ ਮਿਲਦੀਆਂ ਨੇ ਇਹਨਾਂ ਤੋਂ, ਤੇ ਉਸ ਤੋਂ ਬਾਅਦ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

ਤੇ ਸਤਾਰਵੀਂ ਸਦੀ ਵਿੱਚ ਜਾਪਾਨ ਵਿੱਚ ਪ੍ਰਗਟ ਹੋਏ,

ਵੀ ਜਿੱਦਾਂ ਇੱਕ ਅੱਖਾਂ ਢੱਕਦਾ ਹੈ, ਦੂਸਰਾ ਮੂੰਹ ਤੇ ਤੀਜਾ ਕੰਨ ਹਨਾ, ਵੀ ਇਹਨਾਂ ਨੇ ਨਾ ਕਿਸੇ ਨੂੰ ਗ਼ਲਤ ਕਹੋ, ਨਾ ਸੁਣੋ ਤੇ ਨਾ ਬੋਲੋ। ਹਨਾ ਤੇ ਤੁਹਾਡਾ ਜੀਵਨ ਆਪੇ ਹੀ ਆਸਾਨ ਹੋ ਜਾਏਗਾ ਜੇ ਤੁਸੀਂ ਇਹ ਇਹ ਤਿੰਨੋਂ ਸਿਧਾਂਤ ਅਪਣਾ ਲਓਗੇ ਤਾਂ ਬਹੁਤ ਆਸਾਨ ਹੋ ਜਾਏਗਾ ਤੁਹਾਡਾ ਜੀਵਨ, ਇਹਨਾਂ ਦਾ ਜਨਮ ਦੋ ਅਕਤੂਬਰ ਉੱਨੀ ਸੌ ਸਿਆਸੀ ਦੇ ਵਿੱਚ ਹੋਇਆ, ਹਾਂਜੀ ਹਾਂਜੀ ਦੋ ਅਕਤੂਬਰ ਉੱਨੀ ਸੋ, ਜਿਹਨੂੰ ਆਪਾਂ ਗਾਂਧੀ ਜਯੰਤੀ ਕਹਿ ਲੈਂਦੇ ਹਾਂ ਨਾ, ਗਾਂਧੀ ਜਯੰਤੀ ਮਨਾਉਂਦੇ ਆ ਬੱਚੇ school ਦੇ ਵਿੱਚ ਮਨਾਉਂਦੇ ਨੇ,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

ਤੇ ਬਾਕੀ ਇਹਨਾਂ ਨੂੰ ਜਿੱਦਾਂ ਹਨਾ ਅਹ ਚਰਖਾ ਚਲਾਉਣ ਦਾ ਵੀ ਇਹਨਾਂ ਨੂੰ ਸ਼ੌਂਕ ਸੀਗਾ, ਜਿਹੜਾ ਗਾਂਧੀ ਚਲਾਉਣ ਦਾ ਵੀ ਸੀ ਚਰਖਾ ਕੱਤਦੇ ਸੀ ਇਹਨਾਂ ਨੂੰ ਕਾਫ਼ੀ ਬਿਮਾਰੀ ਦੇ ਵਿੱਚ ਵੀ ਇਹ ਲੱਗੇ ਰਹਿੰਦੇ ਹੁੰਦੇ ਸੀਗੇ ਤੇ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

ਇਹਨਾਂ ਨੇ ਪੰਜ ਹਵਾਲੇ ਵੀ ਸੀਗੇੇ ਇਹਨਾਂ ਦੇ ਜਿਊਣ ਦੀ ਸਭ ਤੋਂ ਵੱਡੀ ਸ਼ਾਨ ਕਦੇ ਵੀ ਡਿੱਗਣਾ,

ਤੇ ਉਹੀ ਹੈ ਜਿੱਦਾਂ ਇਹਨਾਂ ਨੇ ਅਹ ਰਣਨੀਤੀ ਵੀ ਇਹਨਾਂ ਨੇ ਆਪਣੇ ਆਪਣੇ ਹਿਸਾਬ ਨਾਲ ਹੀ ਰਣਨੀਤੀਆਂ ਚਲਾਈਆਂ ਹੋਈਆਂ ਸੀ, ਸ਼ਾਨਦਾਰ ਅਨੁਸਾਸਨ ਹੋਣਾ ਚਾਹੀਦਾ ਹੈ, ਇਹਨਾਂ ਦੇ ਅਨੁਸਾਰ ਕਹਿੰਦੇ ਹੁੰਦੇ ਸੀਗੇ, ਜੀਵਨ ਭਰ ਅਧਿਆਪਕ

ਅਗਰ ਕਿਸੇ ਨੂੰ ਸਿਖਾਉਣਾ ਤੇ ਤੁਹਾਨੂੰ ਅਧਿਆਪਕ ਬਣਨ ਦੀ ਜ਼ਰੂਰਤ ਨਹੀਂ ਹੈ ਹਨਾ ਤੁਸੀਂ ਆਮ ਵੈ~ ਵੈਸੇ ਹੀ ਤੁਸੀਂ ਆਪਣੇ ਲੋਕਾਂ ਨੂੰ ਜਾਂ ਆਪਣੇ friend circle ਨੂੰ ਤੁਸੀਂ ਗੱਲਾਂ ਸਮਝਾ ਕੇ ਵੀ ਗੱਲਾਂ 'ਚ ਦੱਸ ਵੀ ਸਕਦੇ ਹੋ, ਜ਼ਰੂਰੀ ਨਹੀਂ ਕਿ ਤੁਹਾਨੂੰ teacher ਹੀ ਹੋਣਾ ਚਾਹੀਦਾ ਹੈ।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

ਹਾਂ ਬਿਲਕੁਲ ਬਿਲਕੁਲ ਅਲੱਗ ਅਲੱਗ ਇਹਨਾਂ ਨੇ ਅਹ ਕੀਤੇ ਹੋਏ ਸੀਗੇ, ਤੇ ਬਾਕੀ ਇਹੀ ਹੈ ਕਿ ਇਹਨਾਂ ਦੇ ਜਿੱਦਾਂ ਬਹੁਤ ਵਧੀਆ ਇਹਨਾਂ ਦਾ ਜੀਵਨ ਬੜੀ ਪ੍ਰਭਾਵਸ਼ਾਲੀ ਸੀਗਾ ਜੀਵਨ ਹਨਾ ਇਕੱਠ ਇਹਨਾਂ ਦੇ ਪਿੱਛੇ ਤਦੀ ਚੱਲਦਾ ਸੀ ਕਿ ਅਸੀਂ ਅਹਿੰਸਾ ਦੇ ਨਾਲ ਹਿੰਸਾ ਨਾਲ ਨਾ ਹੁੰਦੇ ਹੋਏ ਅਹਿੰਸਾ ਦੇ ਨਾਲ ਅਸੀਂ ਜੰਗ ਜਿੱਤਾਂਗੇ ਨਾ, ਬਹੁਤ ਲੋਕ ਇਹਨਾਂ ਦੇ ਨਾਲ ਚੱਲੇ ਸੀ, ਉਸ time ਤੇ, ਲੇਕਿੰਨ ਤਾਂ ਵੀ ਇਹਨਾਂ ਨੇ,

ਉੱਨੀ ਸੌ ਛੋਲਾਂ ਵਿੱਚ ਜਿੱਦਾਂ ਬਨਾਰਸ ਹਿੰਦੂ university ਆ ਉੱਥੇ ਇਹਨਾਂ ਨੇ ਕੀਤਾ ਸੀਗਾ ਵਿਸਤ੍ਰਿਤ ਸਾਰ ਹਨਾ ਭਾਸ਼ਣ ਦਿੱਤਾ ਸੀ, ਚਾਰ ਫਰਵਰੀ ਉੱਨੀ ਸੌ, ਛੋਲਾਂ ਨੂੰ ਗਾਂਧੀ ਜੀ ਨੇ ਦੱਖਣੀ ਅਫ਼ਰੀਕਾ ਤੋਂ ਵਾਪਿਸ ਆ ਕੇ ਆਪਣੀ ਪਹਿਲੀ ਜਨਤਕ ਪੇਸ਼ਕਾਰੀ ਕੀਤੀ ਸੀਗੀ, ਜਦੋਂ ਉੱਥੋਂ ਆਏ ਸੀ ਵਾਪਿਸ ਤੇ

ਜਿਵੇਂ ਕਿ ਜ਼ਿਆਦਾਤਰ ਨੌਜਵਾਨਾਂ, ਰਾਜਕੁਮਾਰਾਂ, ਵਿਤਕਰੇ ਰੱਖਣ ਵਾਲੇ ਅਤੇ ਜੋਹਰੀ ਆਦਿ ਨੂੰ ਵੀ ਬਣਾਇਆ ਹੋਇਆ ਸੀਗਾ ਇੱਕ ਸੰਬੋਧਿਤ ਕੀਤਾ ਜਿਹਦੇ ਵਿੱਚ ਇਹਨਾਂ ਨੇ ਜ਼ਿਆਦਾ ਤੇ ਫਰਵਰੀ ਉੱਨੀ ਸੌ ਛੋਲਾਂ ਨੂੰ ਚਲੋ ਬਹੁਤ ਮਤਲਬ ਕਿ topic ਇਹਨਾਂ ਬਾਰੇ ਤਾਂ ਕਹੀਏ ਗੱਲ ਖ਼ਤਮ ਹੀ ਨੀ ਹੁੰਦੀ ਹਨਾ, ਬਹੁਤ topic ਹੈ ਲੰਬਾ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

ਚਲੋ ਮਿਲਦੇ ਹਾਂ ਫਿਰ ਦੁਬਾਰਾ ਕਰਦੇ ਹਾਂ ਆਪਾਂ discuss ਠੀਕ ਹੈ ਮੋਨਾ, ਠੀਕ ਹੈ ਠੀਕ ਹੈ,

Okay

sir ਸ੍ਰਿਸ਼ਟ courierservice ਵਿਚ ਤੁਹਾਡਾ ਸਵਾਗਤ ਹੈ ਮੇਰਾ ਨਾਮ ਬੰਤ hellohellosir ਅਵਾਜ ਮੇਰੀ ਅਵਾਜ ਆ ਰਹੀ ਏ sir ਮੇਰਾ ਨਾਂ ਅੰਤ ਹੈ

sir ਮੇਰਾ ਇੱਕ parcel ਆ ਜਿਹੜਾ ਦੋ ਮਹੀਨੇ ਤੋਂ ਮੈਨੂੰ ਮਿਲਿਆ ਨੀ ਮੈਨੂੰ ਬਸ ਇਹ ਦਸ ਦੋ ਕਿ ਮੇਰਾ ਜਿਹੜਾ parcel ਆ ਉਹ ਕਿਥੇ ਆ ਓਹਦਾ status ਦੱਸ ਦੋ ਜੀ ਕਿਥੇ

ਖੇਡ ਹੈ ਓਰ sir ਕਿ ਮਈ ਤੁਹਾਡਾ ਨਾਮ ਜਾਂ ਸਕਦਾ ਆ ਜੀ ਮੇਰਾ ਨਾਮ ਅੰਤ ਹੈ ਜੀ ਜੀ ਸੱਤ ਛੇ ਪੰਜ ਛੇ ਤਿੰਨ ਸੱਤ ਤਿੰਨ ਤਿੰਨ ਸੱਤ ਸੱਤ ਇਹ ਤਾਂ ਜੀ ਮੈਂ ਹਨੀ ਵਾਰੀ ਦਸਤਾ ਮੇਰੇ ਤਾਂ ਊ ਯਾਦ ਹੋ ਗਿਆ ਇਹ ਤਾਂ ਮੈਂ ਹਨੀ ਵਾਰੀ ਦਸਤਾ ਜੀ ਮੇਰੇ ਊ ਯਾਦ ਹੋ ਚੁਕਿਆ ਮੈਂ ਬਾਹਲੀ ਵਾਰੀ complaint ਕਰ ਚੱਕੇਯਾ ਪਾਰ ਮੈਨੂੰ ਹਜੇ ਤੱਕ ਇਹਦਾ solution ਨਹੀਂ ਮਿਲਿਆ ਜੀ ਜੀ ਕੋਇਨੀ ਸਮਾਂ ਜਿਨ੍ਹਾਂ ਮਰਜੀ ਲੈ ਲੋ ਜੀ ਪਰ ਮੇਰਾ ਕੰਮ ਕਰ ਦੋ ਜੀ ਲੁਧਿਆਣੇ ਤੋਂ ਕੀਤਾ ਸੀ ਦਿੱਲੀ ਨੂੰ hello ਕਿ ਕਿ ਕਿ ਕਹਿ ਰਹੇ sir ਹੋ ਜੀ sir ਤੁਸੀਂ detail ਜੀ ਜਿਹੜਾ ਮੇਰਾ parcel ਆ ਉਹ medicalstore ਤੋਂ ਹੀ ਭੇਜਿਆ ਗਿਆ medicalstore ਵਾਲਾ ਬਿਨਾ ਓਹਦੇ ਤੋਂ ਕਿਵੇਂ ਰੱਖ ਲੂਗਾ ਜੀ

sir ਇਹ ਗੱਲ ਤਾਂ ਤੁਸੀਂ ਮੈਨੂੰ ਪਹਿਲਾਂ ਵੀ ਦੱਸ ਸਕਦੇ ਸੀ ਦੋ ਮਹੀਨੇ ਤੋਂ ਤੁਸੀਂ ਹੀ ਕਹਿ ਰਹੇ ਹੋ ਪੰਜ ਦਿਨ ਚ ਪਹੁੰਚ ਜੂਗਾ ਦੱਸ ਦਿਨ ਚ ਆ ਜੂ parcel ਗਾ ਅਜੁਗਾ ਜੀ ਕਦੇ ਇੱਕ ਦਿਨ ਚ ਦੋ ਦਿਨ ਚ ਤੁਸੀਂ ਅੱਜ ਹੀ ਦੱਸਿਆ ਕਿ ਇਹ problem ਕਰਕੇ

ਮਾਫੀ ਦੀ ਤਾਂ sir ਕੋਈ ਗੱਲ ਨੀ ਮੈਨੂੰ ਇਹ ਦੱਸੋ ਵੀ ਉਹ ਦਵਾਈਆਂ ਤੇ ਉਹ ਜਿਹੜਾ courier ਆ ਉਹ ਕਿਵੇਂ ਮਿਲੂਗਾ ਮੈਨੂੰ

ਓਹੀ ਜਿਹੜਾ universityroad ਤੇ ਏ ਦਫਤਰ ਤੁਹਾਡਾ ਓਹੀ ਏ ਜੀ

sir ਮੈਂ ਪੁੱਛਣਾ ਸੀ ਬੀ ਤੁਹਾਡੇ couriercompany ਦੀ complaint ਕਿਥੇ ਕਰ ਸਕਦੇ ਆ ਜੀ ਕਿਉਕਿ ਇਹ ਮੇਰਾ ਬਹੁਤ ਬੁਰਾ experience ਰਿਹਾ ਕੀ ਕੋਈ number ਨਹੀਂ ਹੈਗਾ

okay ਜੀ ਧੰਨਵਾਦ ਜੀ ਜੇ ਜਾ~ਜੇ ਜੇ ਇੱਕ ਜਾਊਗਾ ਤਾਹਿ ਭੇਜਾਂਗੇ ਜੀ ਹਜੇ ਤਾਂ ਪਹਿਲਾ ਨਹੀਂ ਪਹੁੰਚਿਆ ਤੁਹਾਡਾ parcelcourier ਕਰ ਦਿੱਤਾ ਜਾਏਗਾ ਤੇ infuture ਇਕ festival ਅੱਗੇ ਆ ਰਿਹਾ

ਜੀ

okay